ਠੀਕ ਆ ਅਕਤੂਬਰ ਨਵੰਬਰ ਆਪਾਂ ਕਹਿੰਦੇ ਹਾਂ ਨਾ september ਸਤੰਬਰ ਤੇ ਅਕਤੂਬਰ ਦੇ ਵਿੱਚ ਵਿੱਚ ਠੰਢ ਸ਼ੁਰੂ ਹੋ ਜਾਂਦੀ ਸੀ, ਹੁਣ ਤਾਂ ਠੰਢ ਪੈਣੀ ਹੀ ਸ਼ੁਰੂ ਦਸੰਬਰ 'ਚ ਹੁੰਦੀ ਆ।

ਦਾ time ਲੰਬਾ ਹੋਈ ਜਾ ਰਿਹਾ ਹੈ, ਸਰਦੀ ਦਾ time ਥੋੜ੍ਹਾ ਹੋਈ ਜਾ ਰਿਹਾ ਹੈ ਪਰ ਜਿੰਨੀ ਸਰਦੀ ਥੋੜ੍ਹੀ ਹੋਈ ਜਾ ਰਹੀ ਹੈ, ਉੱਨੀ ਹੀ ਸਰਦੀ ਕੜਾਕੇ ਦੀ ਵੀ ਪੈ ਰਹੀ ਹੈ ਉੱਨੀ ਹੋਈ, ਠੰਢ ਕੜਾਕੇ ਦੀ ਠੰਢ ਹੋ ਰਹੀ ਹੈ।

ਬਿਲਕੁਲ ਬਿਲਕੁਲ ਇਹ ਤਾਂ ਹੈਗਾ ਹੀ ਹੈ ਤੇ ਆਪਣਾ ਕੀ ਕਹਿੰਦੇ ਨੇ ਮੈਂ ਤਾਂ ਇੰਨੇ ਕੱਪੜੇ ਪਾਏ ਹੋਏ ਨੇ, ਤਾਂ ਵੀ ਮੈਨੂੰ ਇੰਨੀ ਠੰਢ ਮਹਿਸੂਸ ਹੋ ਰਹੀ ਤੁਹਾਨੂੰ ਵੀ ਏਦਾਂ ਹੀ ਹੋ ਰਹੀ ਹੋਣੀ ਆਂ। ਤੇ ਫਿਰ ਤੇ ਗਰਮ ਕੋਫ਼ੀ ਚਾਹ ਪੀਣ ਦਾ ਆਪਣਾ ਹੀ ਮਜ਼ਾ ਹੈ

ਬਿਲਕੁਲ ਹਮ ਮੈਂ ਤਾਂ ਸਗੋਂ ਇਹ ਹੈਰਾਨ ਹੈ, ਤੁਸੀਂ ਦੇਖੋ ਮੌਸਮ 'ਚ ਕਿੰਨੀ ਤਬਦੀਲੀ ਆ ਗਈ ਪਹਿਲਾਂ ਨਾਲੋਂ ਜਦੋਂ ਅੱਜ ਤੋਂ ਵੀਹ ਸਾਲ ਪਹਿਲਾਂ ਦੀ ਗੱਲ ਕਰੋ ਦਸ ਸਾਲ ਪਹਿਲਾਂ ਦੀ ਗੱਲ ਕਰੋ ਤੇ ਹੁਣ ਦੇ time ਦੀ ਗੱਲ ਕਰੋ ਤਾਂ ਮੌਸਮ 'ਚ ਬਹੁਤ ਤਬਦੀਲੀ ਆ ਗਈ। ਅਹ ਗਲੇਸ਼ੀਅਰ ਤਾਂ ਪਿਘਲਣ ਲੱਗੇ ਪਏ ਨੇ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 ਔਰ ਇਹਦਾ ਕਾਰਨ ਕੌਣ ਹੈ, ਇਹਦਾ ਕਾਰਨ ਆਪਾਂ ਲੋਕ ਹੀ ਹਾਂ।

ਜੰਗਲ ਦੇ ਜੰਗਲ ਕੱਟੀ ਜਾਂਦੇ ਹਾਂ ਠੀਕ ਜਿਹਨੇ ਜਿਹਨੇ ਵਾਤਾਵਰਨ ਨੂੰ ਸ~ ਸੰਭਾਲ ਕੇ ਰੱਖਣਾ ਉਹ ਉਹ ਹੀ ਪੇੜ ਪੌਦੇ ਆਪਾਂ ਕੱਟੀ ਜਾਂਦੇ ਹਾਂ ਉੱਥੇ buildings ਬਣਾਈ ਜਾਂਦੇ ਹਾਂ। ਅੱਜ ਕੱਲ੍ਹ ਹਰ ਘਰ 'ਚ ਗੱਡੀ ਆ, ਪ੍ਰਦੂਸ਼ਣ ਕਿੰਨਾ ਹੋ ਰਿਹਾ ਆ, ਹਨਾ ਤੁਸੀਂ ਕਦੇ ਵੀ ਜੇ phone ਤੇ check ਵੀ ਕਰੋਂਗੇ ਨਾ phone ਤੇ ਜੇ ਤੁਸੀਂ ਕਦੇ ਦਿੱਲੀ ਦਾ ਲਾ ਲਓ, ਕਿਸੇ ਜਗ੍ਹਾ ਦਾ ਤੁਸੀਂ ਜੇ ਕਰੋਂਗੇ ਤੇ ਉੱਥੇ ਹਵਾ ਦੀ ਹਵਾ ਦੀ quality ਵੀ ਦੱਸਦੇ ਨੇ ਵੀ ਇੱਥੇ ਦੀ ਹਵਾ ਦੀ quality ਬਹੁਤ ਮਾੜੀ ਆ। ਲੈ ਹੁਣ ਤਾਂ ਇਹਨੇ ਬਹੁਤ ਸੌਖਾ ਕਰ ਦਿੱਤਾ ਹੈ ਸਾਰਾ ਕੁਛ phone ਤੇ ਹੀ ਆਪਾਂ ਨੂੂੰ ਅਗਲੇ ਦਿਨ ਦਾ ਪਤਾ ਲੱਗ ਜਾਂਦਾ, ਅੱਜ ਮੀਂਹ ਪੈਣਾ ਕਿ ਅੱਜ ਕੀ ਹੈਗਾ ਹਨਾ,

ਹੋ ਗਿਆ ਬੰਦਾ ਉਸ ਹਿਸਾਬ ਨਾਲ ਕੱਪੜੇ ਸੁੱਕਣੇ ਪਾ ਲੈਂਦਾ ਕੱਪੜੇ ਲਾਹ ਲੈਂਦਾ ਹੈ ਨਾ।

Ninety nine percent ਤਾਂ ਸਹੀ ਹੀ ਹੁੰਦੀ ਹੈ ਉਹਨਾਂ ਦੀ ਸਾਰਾ ਦੱਸਿਆ ਹੋਇਆ। ਇੰਨੀ ਠੰਢ ਪਈ ਆ schools ਨੇ ਵੀ ਛੁੱਟੀਆਂ ਵਧਾ ਦਿੱਤੀਆਂ। ਚਲੇ ਜਾਣਾ ਸੀ ਹੁਣ ਉਹ ਠੰਢ ਇੰਨੀ ਪੈ ਰਹੀ ਆ ਅਹ ਅਹ ਅਹ school ਵਾਲਿਆਂ ਨੇ ਵੀ ਛੁੱਟੀਆਂ ਵਧਾ ਦਿੱਤੀਆਂ। Government ਨੇ ਕਹਿ ਦਿੱਤਾ ਵੀ ਹਨਾ ਇਹ ਇਹ ਜਿਹੇ ਮੌਸਮ 'ਚ ਬਹੁਤ ਨੁਕਸਾਨਦਾਇਕ ਆ ਲੈ ਕੇ ਜਾਣਾ ਬੱਚਿਆਂ ਨੂੰ ਵੀ ਬੱਚਿਆਂ ਲਈ ਵੀ ਬਹੁਤ,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

ਉਹ ਆਪਣਾ ਦੇਖ ਲਓ ਕੰਮ ਵੀ ਉਸ ਹਿਸਾਬ ਨਾਲ ਹੀ ਕਰਦੇ ਨੇ ਹਨਾ,

ਪਰ ਉੱਥੇ ਇਹ ਇੱਕ ਸੁਵਿਧਾ ਵੀ ਬਹੁਤ ਨੇ, ਉਹਨਾਂ ਦੇ ਘਰ ਘਰ ਵੀ ਗਰਮੇ ਨੇ, ਉਹ ਜਿਹਾ ਜੁਗਾੜ ਲੱਗਿਆ ਹੋਇਆ ਉਹਨਾਂ ਦੇ, ਉਹਨਾਂ ਨੇ ਕਿਤੇ ਜਾਣਾ ਉੱਥੇ ਵੀ ਗਰਮ ਲੱਗਿਆ ਹੋਇਆ ਘਰੇ ਵੀ ਗਰਮ ਲੱਗੇ ਹੋਏ ਆ heater ਨਾ ਸਭ ਦੇ ਹਰ ਜਗ੍ਹਾ heater ਲੱਗੇ ਹੋਏ ਆ। ਲੋਕਾਂ ਨੂੰ ਆਪਣੇ ਵਰਗਿਆਂ ਨੂੰ ਇੱਥੇ ਔਖਾ ਹੋ ਜਾਂਦਾ ਵਾ ਜੇ ਆਪਣੇ heater ਨਹੀਂ ਹੈਗੇ।

ਤੁਹਾਡਾ ਆਹ ਗਰਮੀ ਆ ਗਈ ਸਰਦੀ ਆ ਗਈ, ਹੁਣ ਤਾਂ ਮੌਸਮ ਹੀ ਦੋ ਰਹਿ ਗਏ ਗਰਮੀ ਸਰਦੀ, ਸਰਦੀ, ਸਰਦੀ ਦਾ ਤਾਂ time ਸਗੋਂ ਘਟੀ ਜਾਂਦਾ, ਜਿੰਨੀ ਸਰਦੀ ਵਧੀ ਜਾ ਰਹੀ ਹੈ ਨਾ ਜਿੰਨੀ ਠੰਢ ਵਧੀ ਜਾ ਰਹੀ ਹੈ ਓਨਾ ਇਹਦਾ time ਵੀ ਘਟੀ ਜਾ ਰਿਹਾ ਅੱਗੇ ਚਾਰ ਮਹੀਨੇ ਤਾਂ ਰਹਿੰਦੀ ਸੀ। ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਛੇ ਮਹੀਨੇ ਬਲਕਿ ਰਹਿੰਦੀ ਸੀ ਹੁਣ ਤੁਸੀਂ ਇਹ ਦੇਖ ਲਓ ਵੀ ਦਸੰਬਰ ਦੇ ਅੱਧ 'ਚ ਪੈਣਾ ਪੈਣੀ ਸ਼ੁਰੂ ਹੋਈ ਆ ਠੰਢ ਅਸਲ 'ਚ,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

ਜਾਂਦੇ ਨੇ ਉਹਦੇ ਨਾਲ ਗਰਮੀ ਵਧੀ ਜਾਂਦੀ ਹੈ।

ਰ~ ਰੱਬ ਦੀ ਬਣਾਈ ਚੀਜ਼ਾਂ ਨੂੰ ਜਦੋਂ ਛੇੜਖਾਨੀ ਕਰਦੇ ਹਾਂ ਨਾ ਉਹਦੇ ਨਾਲ ਆਪਾਂ ਨੂੰ ਹੀ ਨੁਕਸਾਨ ਆ।

ਬਾਹਰਲੇ ਜਿਹੜੇ ਦੇਸ ਨੇ ਉਹਨਾਂ ਨੇ ਨਾ, ਉਹਨਾਂ ਦੇ ਕੰਮ ਵੀ ਕਰਦੇ ਨੇ, ਪਰ ਨਾ ਉਹ ਆਪਣੇ ਵਾਤਾਵਰਨ ਦਾ ਵੀ ਬਹੁਤ ਧਿਆਨ ਰੱਖਦੇ ਨੇ। ਨੁਕਸਾਨ ਕਰਨ ਵਾਲੀ ਚੀਜ਼ ਏਦਾਂ ਦੀ ਬਿਲਕੁਲ ਨੀ, ਸਾਰੀ ਚੀਜ਼ ਪਹਿਲਾਂ ਹੀ ਧਿਆਨ ਰੱਖਿਆ ਜਾਂਦਾ ਆ ਹਰ ਕੰਮ ਵੀ ਉਸੇ ਤਰੀਕੇ ਨਾਲ ਕੀਤਾ। ਪ੍ਰਦੂਸ਼ਣ ਤਾਂ ਦੇਖੋ ਜੀ ਸਾਰੇ ਕਿਤੇ ਹੀ ਹੈ ਗੱਡੀਆਂ ਤਾਂ ਸਾਰੇ ਕਿਤੇ ਹੀ,

ਹਨਾ factories ਦਾ ਧੂੰਆ ਜਾਂਦਾ ਵਾ ਉਹਦੇ ਨਾਲ ਗਲੇਸ਼ੀਅਰ ਪਿਘਲ ਹੀ ਜਾਂਦੇ ਨੇ, ਉਹ ਗਲੇਸ਼ੀਅਰ ਪਿਘਲਣ ਨਾਲ ਪਾਣੀ ਦਾ ਬਹਾਵ ਗਰਮੀ, ਇਹ ਸਭ ਕੁਛ ਵਧੀ ਹੋਈ ਜਾ ਰਿਹਾ ਹੈ।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

ਆਉਣ ਵਾਲੀ ਪੀੜ੍ਹੀਆਂ ਲਈ ਆਪਾਂ ਆਪ ਟੋਏ, ਹਨਾ ਗੱਡੇ ਕਰ ਗੱਡੇ ਕਰ ਦਿੱਤੇ ਨੇ ਕਿਉਂਕਿ ਇਹਨਾਂ ਲਈ ਤਾਂ ਕੁਛ ਚੱਜ ਨਾਲ ਬਚਣਾ ਹੀ ਨੀ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 ਇਹਨਾਂ ਨੂੰ ਤਾਂ ਉਹ ਚੀਜ਼ਾਂ ਮਿਲਣੀਆਂ ਨੀ ਜੋ ਆਪਾਂ ਆਪਣੇ ਬਚਪਨ 'ਚ ਦੇਖੀਆਂ ਕਿਉਂਕਿ ਹਰ ਸਾਲ ਕਹੀ ਤਾਂ ਜਾਂਦੀ ਹਾਂ ਕਿ ਤਾਪਮਾਨ ਵਧੀ ਹੋਈ ਜਾਂਦਾ ਵਾ, ਜੇ ਗਰਮੀ ਆਂ ਤਾਂ ਗਰਮੀ ਦਾ ਵਧੀ ਜਾਣਾ, ਸਰਦੀ ਆ ਤਾਂ ਸਰਦੀ ਦਾ ਘਟੀ ਜਾਂਦਾ, ਉੱਨੀ ਹੋਈ ਠੰਢ ਵਧੀ ਜਾਂਦੀ ਆ ਉੱਨੀ ਹੋਈ ਗਰਮੀ ਵਧੀ, ਜਿਵੇਂ ਕਿ ਹੁਣ ਠੰਢ ਜ਼ਿਆਦਾ ਹੈ ਮੈਨੂੰ ਤਾਂ ਲੱਗਦਾ ਹੁਣ ਗਰਮੀ ਵੀ ਜ਼ਿਆਦਾ ਹੀ ਪਊਗੀ ਏਦਾਂ ਹੀ। ਗਰਮੀ 'ਚ ਤਾਂ ਹਰ ਸਾਲ ਇਹ ਫ਼ਰਕ ਪੈ ਗਿਆ। ਹਜੇ ਸਰਦੀਆਂ, ਸਰਦੀਆਂ ਦੇ ਵਿੱਚ ਮੌਸਮ ਫਿਰ ਥੋੜ੍ਹਾ ਉਹ ਮਤਲਬ ਕਿ ਘੱਟ ਨੁਕਸਾਨ ਹੈ ਜਿੰਨਾ ਗਰਮੀਆਂ 'ਚ ਕਿਉਂਕਿ ਗਰਮੀਆਂ ਦੇ ਵਿੱਚ ਜਿਹੜੀ ਆਹ ਅਹ electronic ਆਹ ਆਪਣੀਆਂ ਜਿਹੜੀਆਂ ਬਿਜ਼ਲੀ ਵਾਲੀਆਂ ਚੀਜ਼ਾਂ ਲਾਈਆਂ, ਇਹਦੇ ਚੋਂ ਬਹੁਤ ਗੰਦੀਆਂ gases ਇਹ ਖ਼ਰਾਬ ਕਰਦੀਆਂ ਵਾਤਾਵਰਨ ਪ੍ਰਦੂਸ਼ਣ create ਕਰ ਰਹੀ, Pollution ਨੇ ਤਾਂ ਮੌਸਮ ਸਾਰਾ ਹੀ ਬਦਲ ਕੇ ਰੱਖ ਦਿੱਤਾ।

ਪੇੜ ਕੱਟੀ ਜਾਂਦੇ ਹਾਂ ਆਪਾਂ, ਇਹ ਸਭ ਚੀਜ਼ਾਂ ਨੇ ਤਾਂ ਸਾਰਾ ਮੌਸਮ ਦਾ ਕਹਿੰਦੇ ਰੁੱਖ ਹੀ ਬਦਲ ਕੇ ਰੱਖ ਦਿੱਤਾ।

ਕੰਮ ਉਹ ਕਰਨੇ ਚਾਹੀਦੇ ਆ ਜਹੜਾ ਕਿ ਵੀ ਨੁਕਸਾਨ ਨਾ, ਵਾਤਾਵਰਨ ਨੂੰ ਕੋਈ ਨੁਕਸਾਨ ਨੀ ਹੋਣਾ ਚਾਹੀਦਾ ਹੈਗਾ।

ਜਿਵੇਂ ਹਨਾ ਲੱਕੜ ਦਾ ਕਰਦੇ ਆ ਜੇ ਹੁਣ ਇੱਕ ਪੇੜ ਕੱਟਣ ਤਾਂ ਹੀ ਕਿਹਾ ਕਿਹਾ ਜਾਂਦਾ ਇੱਕ ਪੇੜ ਕੱਟਣਾ ਤਾਂ ਦੋ ਉਗਾਓ ਕਿਉਂਕਿ ਇਹ ਇਹ ਹੀ ਆਪਣੇ ਮਤਲਬ ਕਿ ਹਵਾ ਸਾਫ਼ ਕਰਨੇ ਸਭ ਇਹਨਾਂ ਤੇ ਹੀ ਨਿਰਭਰ ਹੈਗਾ ਹੈ ਕੁਦਰਤ ਨਾਲ ਖੇਲਣਾ ਨੁਕਸਾਨਦਾਇਕ ਹੋ ਜਾਂਦਾ।

ਨਾਲੇ ਨੁਕਸਾਨ ਕਿਹਨੂੰ ਹੋਣਾ ਆਪਣੀ ਹੀ ਆਉਣ ਵਾਲੀਆਂ ਨਸ਼ਲਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਹੋਣਾ।

ਹੁਣ ਇਹ ਤਾਂ ਆਪਣੇ ਬਸ ਦੀ ਨੀ ਆਪਾਂ ਤਾਂ ਆਪਸ 'ਚ ਗੱਲ ਹੀ ਕਰ ਸਕਦੇ ਹਾਂ ਵੀ ਇਹ ਹੋ ਗਿਆ ਹਨਾ ਆਪਾਂ ਆਪਣੇ ਕੋਈ ਬਸ ਵੀ ਨੀ ਹੈਗਾ ਤੇ, ਸਰਦੀਆਂ ਦੀ ਗੱਲ ਕਰਦੇ ਹਾਂ ਆਪਾਂ ਫਿਰ ਸਰਦੀਆਂ 'ਚ ਤਾਂ ਮੈਨੂੰ ਗਜਰੇਲਾ ਬਹੁਤ ਸਵਾਦ ਲੱਗਦਾ ਪਤਾ, ਮੈਂ ਅੱਜ ਹੀ ਬਣਾ ਕੇ ਹਟੀ ਹਾਂ ਗਜਰੇਲਾ।

ਇਹ ਇੱਕ ਗੁਲਾਬ ਜਾਮਣ ਹੋ ਗਈਆਂ ਸਰਦੀਆਂ 'ਚ ਗਰਮ ਗਰਮ ਖਾਣੀਆਂ ਬਹੁਤ ਪਸੰਦ। ਤੇ ਏਦਾਂ ਥੋੜ੍ਹੀ ਜਿਹੀ ਧੁੱਪ ਨਿਕਲੀ ਹੋਵੇ ਮੱਧਮ ਮੱਧਮ ਜਿਹੀ, ਹੱਥ 'ਚ ਚਾਹ ਦਾ ਗਲਾਸ ਹੋਵੇ, ਕੱਪ ਹੋਵੇ ਹੈਂ।

ਹਾਂਜੀ ਹਾਂ ਨਹੀਂ ਨਹੀਂ ਠੀਕ ਹੈ ਇਹੀ ਤਾਂ ਇਹਦਾ ਉਹ ਹੈਗਾ ਆ ਅੱਛਾ ਮੌਸਮ ਦੇ ਹਿਸਾਬ ਨਾਲ ਸਾਰੇ ਹੀ ਸਾਰੇ ਖਾਣ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਵੀ ਬਦਲ ਜਾਂਦੀਆਂ ਨੇ ਹਨਾ, ਗਰਮੀਆਂ ਦੀਆਂ ਹੋਰ fruit ਵੀ ਬਦਲ ਜਾਂਦੇ ਆ, ਗਰਮੀਆਂ ਦੇ fruit ਹੋਰ ਸਰਦੀਆਂ ਦੇ fruit ਹੋਰ।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

ਸਿਹਤ ਲਈ ਨੁਕਸਾਨ ਕਰਦੀ ਆ ਹੁਣ ਜਿਵੇਂ ਦੇਖੋ ਸਰਦੀਆਂ ਦੇ ਸਰਦੀਆਂ ਦੀ ਸਬਜ਼ੀਆਂ ਕਿਹੜੀਆਂ ਨੇ ਗਾਜ਼ਰਾਂ ਗੋਭੀ। ਤੇ ਆਪਣਾ ਕੀ ਕਹਿੰਦੇ ਨੇ ਸ਼ਲਗਮ, ਮੇਥੇ, ਸਾਗ। ਇਹ ਸਾਰਾ ਸਰਦੀਆਂ ਦਾ ਖਾਣਾ ਵਾਂ ਪਰ ਅੱਜ ਕੱਲ੍ਹ ਤਾਂ ਸਾਇੰਸ ਦਾ ਯੁੱਗ ਆ ਗਿਆ ਇਹਨਾਂ ਨੇ ਇੰਨੀ ਤਰੱਕੀ ਕਰ ਲਈ ਬਾਰਾਂ ਮਹੀਨੇ ਤੀਹ ਦਿਨ ਹੀ ਤੁਹਾਨੂੰ ਸਾਰੀਆਂ ਸਬਜ਼ੀਆਂ ਸਭ ਕੁਛ ਮਿਲੀ ਜਾਂਦਾ,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

ਸਰਦੀਆਂ ਵਿੱਚ ਆਪਾਂ ਨੂੰ ਪਿਆਸ ਘੱਟ ਲੱਗਦੀ ਹੈ, ਜਦਕਿ ਆਪਾਂ ਨੂੰ ਪੀਣਾ ਵੱਧ ਚਾਹੀਦਾ ਪਾਣੀ।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 ਚੀਜ਼ ਦੀ body ਨੂੰ ਮਤਲਬ ਜ਼ਰੂਰਤ ਤਾਂ ਹੈਗੀ ਹੋਈ ਆ। ਆਹ ਕੀ ਕਹਿੰਦੇ ਨੇ ਇੱਕ ਸਰਦੀਆਂ ਦੇ ਖਾਣੇ ਦੇ ਵਿੱਚ ਆਪਣੀਆਂ ਆਹ ਦੇ~ ਤੇ ਆਹ ਘਿਓ ਮੱਖਣ ਵਾਲੀਆਂ ਚੀਜ਼ਾਂ, ਇਹ ਹੈ ਜ਼ਿਆਦਾ heavy ਵਾਲੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਹਨਾ ਵਧਾ ਦਿੰਦੀਆਂ ਤੇ ਆਪਣਾ workout ਘੱਟ ਹੋਣ ਕਰਕੇ ਫਿਰ ਆਪਣੀ ਸਿਹਤ ਨੂੰ ਨੁਕਸਾਨਦਾਇਕ ਕਰਦੀਆਂ। ਸਰਦੀਆਂ 'ਚ ਜ਼ਿਆਦੇ ਖੇਚਲ ਨੀ ਹੁੰਦੀ ਸਰਦੀਆਂ 'ਚ ਸਗੋਂ ਆਪਾਂ ਉਲਟ ਖਾਣਾ ਆਪਾਂ ਜ਼ਿਆਦਾ ਘਿਓ ਮੱਖਣ ਸਰਦੀਆਂ 'ਚ ਖਾਂਦੇ ਹਾਂ, ਹਜਮ ਨੀ ਆਉਂਦਾ ਕਿਉਂਕਿ ਆਪਾਂ ਵਾਹਲੀ ਅਹ ਸਰੀਰਕ ਕਸ਼ਰਤ ਤਾਂ ਕਰ ਹੀ ਨੀ ਪਾਉਂਦੇ ਸਰਦੀਆਂ 'ਚ ਕਿਉਂਕਿ ਸਰਦੀਆਂ 'ਚ ਠੰਢ ਹੀ ਇੰਨੀ ਲੱਗਦੀ ਹੈ ਬੰਦੇ ਤੋਂ ਸੁੜ ਸੁੜ ਹੀ ਕਰੀ ਜਾਂਦਾ ਬੰਦਾ ਹਨਾ, ਉਹ ਹਜਮ ਵੀ ਘੱਟ ਆਉਂਦਾ ਵਾ ਔਰ ਤੁਸੀਂ note ਕਰਿਓ ਸਰਦੀਆਂ 'ਚ ਵਜ਼ਨ ਵੀ ਵੱਧ ਜਾਂਦਾ ਹੈ।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 ਅਹ exercise ਕਰਕੇ ਆਪਣਾ ਵਜ਼ਨ level ਤੇ ਚਾਹੇ ਖਾਓ ਪੀਓ ਫਿਰ ਚਾਹੇ ਖੁੱਲ ਕੇ ਪਰ ਆਪਣਾ ਨਾਲ ਇਹ ਰੱਖੋ ਤਾਂ ਫਿਰ ਜ਼ਿਆਦਾ ਵਧੀਆ ਰਹਿੰਦਾ ਹੈ। ਇਹ ਤਾਂ ਮੈਂ ਚਾਹੇ ਸਰਦੀ ਹੋਵੇ ਚਾਹੇ ਗਰਮੀ, ਜੇ ਤੁਸੀਂ ਇੱਕ ਵਾਰ ਆਪਣਾ ਨਿਤਨੇਮ ਬਣਾ ਲਿਆ ਨਾ ਵੀ ਇੰਨੇ ਘੰਟੇ ਮੈਂ ਕਸ਼ਰਤ ਕਰਨੀ ਹੀ ਕਰਨੀ ਹੈ, ਫਿਰ ਚਾਹੇ ਕੋਈ ਵੀ ਮੌਸਮ ਹੋਵੇ ਤੁਹਾਨੂੰ ਉਸ ਚੀਜ਼ ਤੋਂ ਟਲਣਾ ਨੀ ਚਾਹੀਦਾ।

ਇੱਕ ਸਰਦੀਆਂ 'ਚ ਤਾਂ ਜੁਕਾਮ ਅਹ ਨਜ਼ਲਾਂ ਅਹ ਆਪਣਾ ਖੰਘ ਖ਼ਾਂਸੀ ਇਹ ਤਾਂ ਮਿੰਟ 'ਚ ਹੋ,

ਇਹਨਾਂ ਨੂੰ ਗਰਮੀ ਲੱਗਦੀ ਹੈ ਹੁਣ ਤੁਹਾਡੇ ਮੇਰੇ ਵਰਗੇ ਨੂੰ ਤੇ ਠੰਢ ਵੀ ਜ਼ਿਆਦਾ ਲੱਗਦੀ ਗਰਮੀ ਵੀ ਜ਼ਿਆਦਾ ਲੱਗਦੀ, ਮੌਸਮ ਨੂੰ ਮਤਲਬ ਮੰਨਣ ਦਾ ਵੀ ਉਹ ਵੱਧ ਵਧਣ ਘੱਟਣ ਲੱਗ ਜਾਂਦਾ ਹੈ ਕਈ ਲੋਕ ਜਿਵੇਂ ਉਮਰ ਹੋਈ ਜਾਂਦੀ ਉਵੇਂ ਉੇਵੇਂ ਉਹਨਾਂ ਨੂੰ ਠੰਢ ਵੀ ਵਧੀ ਜਾਂਦੀ ਉਹਨਾਂ ਨੂੰ ਠੰਢ ਜ਼ਿਆਦਾ ਲੱਗਦੀ ਹੈ।

ਹਮ ਨਹੀਂ ਨਹੀਂ ਬਿਲਕੁਲ ਉਹੀ ਕਹਿੰਦੀ ਹਾਂ ਮੈਂ ਵੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੱਚਿਆਂ ਨੂੰ ਆਪਾਂ ਨੂੰ ਲੱਗੇਗਾ ਕਿ ਹਾਏ ਆਪਾਂ ਨੂੰ ਠੰਢ ਮਹਿਸੂਸ ਹੋ ਰਹੀ ਆ ਇਹ ਬੱਚਿਆਂ ਨੂੰ ਕਿਉਂ ਨੀ ਹੋ ਰਹੀ, ਇਹ ਫ਼ਰਕ ਹੁੰਦਾ ਇਹ ਉਮਰ ਦੇ ਬੱਚੇ ਭੱਜੇ ਫਿਰਦੇ ਨੇ ਆਪਣੇ ਵਰਗਾ ਭੱਜਦਾ ਫਿਰਦਾ ਥੋੜ੍ਹੀ ਆ, ਤਾਂ ਕਰਕੇ ਬੱਚਿਆਂ ਨੂੰ ਮਹਿਸੂਸ ਨੀ ਹੁੰਦਾ ਆਪਾਂ ਨੂੰ ਇਉਂ ਲੱਗੀ ਜਾਊਗਾ ਇਹ ਮਾਂ ਪਿਓ ਹੁੰਦੇ ਉਹਨਾਂ ਤੇ ਆਪਾਂ ਨੂੰ ਡਰ ਲੱਗੀ ਜਾਊ ਬੱਚੇ ਬਿਮਾਰ ਨਾ ਹੋ ਜਾਣ। ਇਹ ਉਮਰ ਦਾ ਕਾਫ਼ੀ ਫ਼ਰਕ ਪੈਂਦਾ, ਮੈਨੂੰ ਲੱਗਦਾ ਜਿਹੜੇ ਹੁਣ ਬਜ਼ੁਰਗ ਆਪਣੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਆਪਣੇ ਨਾਲੋਂ ਵੀ ਜ਼ਿਆਦਾ ਠੰਢ ਮਹਿਸੂਸ ਹੁੰਦੀ ਹੋਣੀ ਗਰਮੀ ਵੀ ਮਹਿਸੂਸ ਹੁੰਦੀ ਹੋਣੀ,

ਹਾਂ ਜੀ ਹਾਂ ਬਿਲਕੁਲ ਸਹੀ ਗੱਲ ਕਹੀ ਹੈ ਤੇ, ਗੱਲ ਦੱਸਾਂ ਠੰਢ ਹੋਵੇ ਚਾਹੇ ਗਰਮੀ, ਠੰਢ 'ਚ ਤਾਂ ਇੱਕ ਜਿਹੜੀ ਆਹ ice cream ਖਾਣ ਦਾ ਨਜ਼ਾਰਾ ਹੋਰ ਹੀ ਹੈ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

ਹੁੰਦਾ ਠੰਢ 'ਚ ਵੀ ice cream ਖਾਣ ਖਾਣ ਨੂੰ ਬਹੁਤ। ਮੈਨੂੰ ਤੇ ਠੰਢ 'ਚ ਪਹਾੜੀ ਇਲਾਕੇ ਜਾਣਾ ਬਹੁਤ ਨਹੀਂ ਵੀ ਗਰਮੀ ਗਰਮ ਚੀਜ਼ਾਂ ਹੀ ਖਾਣੀਆਂ ਨੇ,

ਇੱਕ ਮੈਨੂੰ ਪਹਾੜੀ ਇਲਾਕੇ ਜਾਣਾ ਬਹੁਤ ਚੰਗਾ ਲੱਗਦਾ ਹੈ, ਸਰਦੀਆਂ 'ਚ ਖ਼ਾਸ ਕਰਕੇ ਬਰਫ਼ ਦੇਖਣੀ ਮੈਂ ਤਾਂ ਐਤਕੀ ਆਪਣੇ ਬੱਚੇ ਲੈ ਕੇ ਜਾਣੇ ਨੇ ਬਰਫ਼ ਦਿਖਾ ਕੇ ਲਿਆਉਣੀ ਹੈ ਇਹਨਾਂ ਨੂੰ।

ਬਰਫ਼ ਤਾਂ ਬਹੁਤ ਜ਼ਰੂਰੀ ਹੈਗੀ ਦੇਖਣੀ ਤੇ ਬਾਹਰ ਦੇਖ ਲਓ ਤੁਸੀਂ ਉਹ ਬਰਫ਼ 'ਚ ਹੀ ਰਹਿੰਦੇ ਨੇ ਉਹ ਕਹਿੰਦੇ ਨੇ ਸਾਡੇ ਤਾਂ ਜਿੰਨੀ ਮਰਜ਼ੀ ਬਰਫ਼ ਦੇਖ ਲਓ ਹੁਣ ਜਿੰਨਾਂ ਦੇ ਨਹੀਂ ਹੁੰਦੀ ਉਹਨਾਂ ਨੂੰ ਤਾਂ ਸ਼ੌਂਕ ਹੁੰਦਾ ਨਾ ਦੇਖਣ ਨੂੰ, ਹੁਣ ਆਪਣੇ ਨਹੀਂ ਹੈਗੀ ਮੈਨੂੰ ਤਾਂ ਬਹੁਤ ਸ਼ੌਂਕ ਆ

ਹਾਂ ਨਹੀਂ ਇੱਥੇ hill station ਹੈਗੇ ਨੇ ਮਨਾਲੀ ਵਗ਼ੈਰਾ ਉੱਥੇ ਬਰਫ਼,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

ਇੱਕ ਆਹ ਮੱਛਰ ਨੀ ਖ਼ਤਮ ਹੁੰਦਾ, ਸਾਰੇ ਜੀਵ ਜੰਤੂ ਕੀੜੇ ਮਕੌੜੇ ਸਭ ਬਾਹਰ ਨਿਕਲ ਆਉਂਦੇ ਨੇ।

ਗਰਮੀਆਂ 'ਚ ਕੰਮ ਬਹੁਤ ਹੋ ਜਾਂਦਾ ਕਿਉਂਕਿ ਗਰਮੀਆਂ 'ਚ ਦਿਨ ਲੰਬੇ ਹੁੰਦੇ ਨੇ।

ਬੰਦਾ ਸਾਜਰੇ ਉੱਠਦਾ ਦਿਨ ਲੰਬਾ ਹੁੰਦਾ ਬੰਦਾ ਬਹੁਤ ਕੰਮ ਨਿਬੇੜ ਲੈਂਦਾ।

ਜੁੜ ਜਾਂਦਾ, ਸਰਦੀਆਂ 'ਚ ਏਦਾਂ ਦਾ ਵੀ ਦਿਨ ਵੀ ਛੋਟੇ ਹੁੰਦੇ ਨੇ।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

ਹਮ ਰਾਤਾਂ ਵਾਧੂ ਲੰਬੀਆਂ ਹੁੰਦੀਆਂ। ਲੰਬੀਆਂ ਹੋ ਜਾਂਦੀਆਂ ਦਿਨ ਛੋਟੇ ਹੋ ਜਾਂਦੇ ਕੰਮ ਵੀ ਫਿਰ ਉਸ ਹਿਸਾਬ ਨਾਲ ਹੀ ਨਿਬੜਦੇ ਨੇ, ਕੰਮ ਨੀ ਨਿਬੜਦੇ।

ਆਹ ਹੁਣ ਤਾਂ ਮੀਂਹ ਨੀ ਤਿੰਨ ਦਿਨ ਮੀਂਹ ਮੀਂਹਾਂ ਦੀਆਂ ਬਹੁਤ ਤਦਾਦ ਘੱਟ ਗਈ ਮੀਂਹ ਨੀ ਪੈਂਦੇ।

ਹੁਣ ਆਹ ਇੰਨੀ ਇੰਨੀ ਧੁੰਦ ਹੋਈ ਪਈ ਆ ਜੇ ਭੋਰਾ ਮੀਂਹ ਪੈ ਜਾਵੇ ਤਾਂ ਧੁੰਦ ਹਟ ਜਾਵੇ।

ਮੌਸਮ ਇੰਨਾ ਖ਼ਰਾਬ ਹੋਇਆ ਪਿਆ ਵਾ ਮੀਂਹ ਨੀ ਪੈਂਦੇ ਪਏ।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

ਠੰਢ ਨਾਲ ਆਹ ਆਪਣੇ ਜਿਹੜਾ ਆਹ ਮੌਸਮ ਇੱਕ ਘੰਟੇ ਧੁੱਪ ਨਿਕਲਦੀ ਹੈ ਉਹ ਵੀ ਨਾ ਕੁਛ ਹੋਵੇ। ਹਾਂ ਨਾ ਕੋਈ ਕੱਪੜਾ ਸੁੱਕੇ ਨਾ ਨਿੱਘ ਮਿਲੇ ਕੁਛ ਬੰਦਾ ਕੁਛ ਵੀ ਨੀ ਇਹ ਜੇ ਇੰਨੇ ਕੁ ਦਾ ਤਾਂ ਤੇ ਜਦੋਂ ਗਰਮੀਆਂ ਹੁੰਦੀਆਂ ਜਿੰਨੀ ਮਰਜ਼ੀ ਧੁੱਪ ਜਿੰਨੀ ਮਰਜ਼ੀ,

ਸਰਦੀਆਂ 'ਚ ਆਪਾਂ ਧੁੱਪ ਉਡੀਕਦੇ ਹਾਂ, ਗਰਮੀਆਂ 'ਚ ਆਪਾਂ ਕਹਿੰਦੇ ਹਾਂ ਹਾਏ ਹਾਏ ਕਿੱਥੇ ਧੁੱਪ ਨਿਕਲ ਆਈ।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

ਇਹ ਬੜਾ ਫ਼ਰਕ ਪੈਂਦਾ ਆਪਾਂ ਕਿੱਥੇ ਜੰਮੇ ਪਲੇ ਹਾਂ, ਕਿੱਥੇ ਰਹਿੰਦੇ ਹਾਂ, ਆਪਾਂ ਕਿਹੋ ਜਿਹੇ ਉਹ 'ਚ ਰਹਿੰਦੇ ਹਾਂ ਨਾ ਕਿਹੋ ਜਿਹੇ ਸ਼ਹਿਰ ਕਿਹੋ ਜਿਹੇ ਮਾਹੌਲ 'ਚ ਉਸ ਹਿਸਾਬ ਨਾਲ ਬੰਦਾ ਢਲ ਜਾਂਦਾ।

ਉਹ ਜਦੋਂ ਬਾਹਰਲੇ ਮੁਲਕ ਵਾਲੇ ਆਪਣੇ ਉਰੇ ਆਉਂਦੇ ਨੇ ਉਹਨਾਂ ਨੂੰ ਤਾਂ ਉਰੇ ਦੀ ਠੰਢ ਠੰਢ ਹੀ ਨੀ ਲੱਗਦੀ।

ਹਾਂ ਉਹੀ positive ਤੇ negative temperature